ਫਿਰ ਉਹਨਾਂ ਨੇ ਬ੍ਰਿਟਿਸ਼ law of firm ਹੈਮੰਡਜ਼ ਨਾਲ ਕੰਮ ਕੀਤਾ, ਤੇ ਜਿਸਨੇ ਅਹ ਡਿਜਨੀ ਸੋਨੀ ਤੇ ਹੋਰ Studio ਦੇ ਖਾਤਿਆਂ ਦਾ ਪ੍ਰਬੰਧ ਕੀਤਾ, ਤੇ ਫਿਰ ਸਾਢੇ ਤਿੰਨ ਸਾਲਾਂ ਲਈ ਬਾਲਾ ਜੀ telefilms ਦਾ ਵੀ ਇਹਨਾਂ ਨੇ ਅਹ ਕਾਨੂੰਨੀ ਮੁੱਖ ਬਣੇ ਰਹੇ ਨੇ ਗੇ,

ਵੱਲ ਦੁਬਾਰਾ ਵਾਪਿਸ ਆ ਗਏ ਸੀ ਪਹਿਲਾਂ ਇਹ ਬੋਲੀਵੁਡ ਦਾ ਹੀ ਕਹਿ ਲਓ ਹਨਾ ਉਹਨਾਂ ਦਾ ਸਾਰਿਆਂ ਦਾ ਇੱਕ ਅਹ Management ਸੰਭਾਲਦੇ ਸੀ ਉਹਨਾਂ ਦੀ ਜੋ Related ਸੀ ਕਾਨੂੰਨ ਦੇ ਨਾਲ related ਸੀਗੇ ਜੋ TV channel ਸੀ, ਜਿੱਦਾਂ ਬਾਲਾ ਜੀ ਹੋ ਗਿਆ ਹਨਾ, ਉਹਨਾਂ ਦੇ ਸਾਰਾ ਪੂਰਾ account ਵਗ਼ੈਰਾ ਦਾ ਹਨਾ,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

Movie ਸੀਗੀ ਉਹ ਦੋ ਹਜ਼ਾਰ ਛੋਲਾਂ 'ਚ ਹੋਈ ਸੀ ਨਾ

ਹਾਂਜੀ PTC ਪੰਜਾਬੀ ਵੱਲੋਂ award ਮਿਲਿਆ ਸੀਗਾ, ਫਿਰ ਜੋਰਾ ਜਿਹੜੀ ਦਸ ਨੰਬਰੀ ਆ, ਦੋ ਹਜ਼ਾਰ ਸਤਾਰਾਂ ਵਿੱਚ ਇੱਕ ਬਹੁਤ ਵੱਡਾ ਪ੍ਰਭਾਵ ਛੱਡਿਆ ਇਹਨੇ, ਤੇ ਫਿਰ ਉਸ ਤੋਂ ਬਾਅਦ ਪੰਜਾਬ ਰੰਗ ਕਹਿ ਲਈਏ ਤਾਂ ਸਾਰੇ ਵਾਲੇ ਦੋ ਹਜ਼ਾਰ ਅੱਠ ਵਿੱਚ ਤੇ ਅਠਾਰਾਂ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

ਹਾਂ ਕਾਫ਼ੀ ਨਜ਼ਦੀਕੀ ਦੱਸਿਆ ਜਾ ਰਿਹਾ ਸੀ ਬਹੁਤ,

ਦਸੰਬਰ ਦੋ ਹਜ਼ਾਰ ਵੀਹ ਵਿੱਚ ਕਿਸਾ~ ਕਿਸਾਨਾਂ ਦਾ ਜੋ ਪ੍ਰਦਰਸ਼ਨ ਦੌਰਾਨ ਇਹਨਾਂ ਨੇ ਕਿਸਾਨ ਯੂਨੀਅਨਾਂ ਦੇ ਵਿਰੋਧ ਪ੍ਰਦਰਸ਼ਨਾਂ ਤੇ ਭਾਜਪਾ ਤੇ RSS ਦੇ ਨਾਲ ਸੰਬੰਧ ਦਿਖਾਉਣ ਲਈ

ਤੇ ਸਿੱਧੂ ਨੇ ਖੰਡਨ ਕੀਤਾ ਕਿ

ਚੀਜ਼ ਨੂੰ ਉਹ ਜਦਕਿ ਕੁਛ ਇਸ ਚੀਜ਼ ਦੇ ਨਾਲ related ਹੈ ਹੀ ਨੀ ਸੀਗੇ ਤੇ ਇਹਨਾਂ ਨੂੰ ਨਾਲ add ਕੀਤਾ ਜਾ ਰਿਹਾ ਸੀ ਤੇ ਕਿਸਾਨ ਯੂਨੀਅਨਾਂ ਨੇ ਸਿੱਧੂ

ਕਹਿੰਦੇ ਅੰਦਰ ਬੰਦ ਵੀ ਰਹਿ ਕੇ ਆਏ ਨੇ ਮਤਲਬ ਜ਼ੇਲ੍ਹ

ਸਮਝੋਤਾ ਤੋੜਨ ਲਈ ਵੀ ਇੱਕ ਅਹ ਪੂਰਨ ਸੰਕਲਪ ਤੇ ਚੰਗੀ ਤਰ੍ਹਾਂ ਤਾਲਮੇਲ ਵਾਲੀ ਯੋਜਨਾ ਨੀ ਸੀਗੀ ਉਸ ਮਤਲਬ ਲੋਕ ਅਹ ਇੱਕ ਦੂਜੇ ਨੂੰ ਭੜਕਾ ਰਹੇ ਸੀ ਜੇ ਦੇਖਿਆ, ਨਾਲੇ ਇੱਕ ਦੂਜੇ ਨੂੰ ਮਤਲਬ ਵੀ ਚੜ੍ਹਦਾ ਵੇਖ ਨੀ ਸਕਦੇ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

ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀਗਾ ਨੋਂ ਫਰਵਰੀ ਦੋ ਹਜ਼ਾਰ ਇੱਕੀ ਨੂੰ ਲਾਲ ਕਿਲ੍ਹੇ ਦੀ ਹਿੰਸਾ ਨਾਲ ਸੰਬੰਧਿਤ

ਹਾਂ ਦੂਜਿਆਂ ਨੂੰ ਭੜਕਾਇਆ ਸੀਗਾ, ਦੂਜਿਆਂ ਨੂੰ ਭੜਕਾਇਆ ਸੀ ਦੂ~ ਉਲਟਾ ਦੂਸਰੇ ਲੋਕ ਇੱਕ ਦੂਸਰੇ ਤੇ ਇਲਜਾਮ ਲਾ ਰਹੇ

ਗ਼ਲਤ ਸਮੇਂ ਤੇ ਗ਼ਲਤ ਜਗ੍ਹਾ ਤੇ ਉਹਨਾਂ ਨੂੰ ਚਿਹਰਾ ਮਿਲ ਗਿਆ ਗ਼ਲਤ ਸਮੇਂ ਤੇ ਜਿਹਦੇ ਨਾਲ ਕਿ ਸਭ ਨੂੰ ਮਤਲਬ ਇੱਕ ਦੂਸਰੇ ਨੂੰ ਮੌਕਾ ਮਿਲ ਗਿਆ ਕਿ ਹਾਂ ਚਲੋ ਹੁਣ ਇਹਨੂੰ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

ਹਾਂ ਜਦੋਂ ਅਰਜ਼ੀ ਉਹਨਾਂ ਦੀ ਮੰਨਜ਼ੂਰ ਹੋਣ ਤੋਂ ਬਾਅਦ ਉਹ ਪਰ ASI ਦੁਆਰਾ ਜਿਹੜਾ ਇਹ ਦਾਇਰਾ ਕੀਤੇ ਗਏ ਸੀਗੇ,

ਨੁਕਸਾਨ ਪਹੁੰਚਾਉਣ ਜਾਂ ਭੰਨ ਤੋੜ ਦੇ ਦੋਸ਼ ਲਗਾ ਕੇ, ਦੀ ਜ਼ਮਾਨਤ ਤੋਂ ਬਾਅਦ ਦੂਜੀ ਵਾਰ ਉਹਨਾਂ ਨੂੰ ਗੈਰ ਅਹ ਗ੍ਰਿਫ਼ਤਾਰ ਨੂੰ ਗੈਰ ਸਵਿਧਾਨਕ ਕਰਾਰ ਦਿੱਤਾ ਗਿਆ ਸੀਗਾ, ਅਪ੍ਰੈਲ ਦੋ ਹਜ਼ਾਰ ਇੱਕੀ ਨੂੰ ਇਹਨਾਂ ਨੂੰ ਜ਼ਮਾਨਤ ਦੇ ਕੇ ਰਿਹਾ ਕਰ ਦਿੱਤਾ ਗਿਆ, ਤੇ ਸਤੰਬਰ ਵਿੱਚ ਸਿੱਧੂ ਨੇ ਵਾਰਿਸ਼ ਪੰਜਾਬ ਦੀ ਇੱਕ ਸਿਆਸੀ ਜੱਥੇਬੰਦੀ ਬਣਾਈ ਜੋ ਕੇਂਦਰ,

ਆਪਣੀ ਮੌਤ ਤੋਂ ਮਤਲਬ ਪਹਿਲਾਂ ਹੀ ਉਸਨੇ ਅਹ ਪ~ ਆਪਣੇ ਅਕਾਲੀ ਦਲ ਲਈ ਪ੍ਰਚਾਰ ਵੀ ਕੀਤਾ ਸੀਗਾ,

ਸੜਕ ਹਾਦਸੇ ਦੌਰਾਨ ਇਹਨਾਂ ਦੀ ਮੌਤ ਹੋ ਗਈ ਸੀ ਦੇਖੋ,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

ਪੰਜਾਬ ਨੂੰ ਜਾ ਰਹੇ ਸੀ ਜੋ ਕਿ ਦੋ ਵਿਅਕਤੀ ਸੀ ਇੱਕ ਪੰਜਾਬੀ ਅਭਿਨੇਤਰੀ ਸੀ ਇਹਨਾਂ ਨਾਲ ਜੋ ਕਾਫ਼ੀ ਜਖ਼ਮੀ ਹੋ ਗਈ ਸੀ, ਤੇ ਇਹ ਜਿੱਦਾਂ ਚਲਾ ਰਹੇ ਸੀ ਕਾਰ ਤੇ ਸੋਨੀਪਤ ਪੁਲਿਸ, ਨੋਂ ਵਜੇ ਹੀ ਮਤਲਬ ਪੀਪਲੀ toll booth ਨੇੜੇ ਮੌਤ ਹੋ ਗਈ ਸੀ ਉਹਨਾਂ ਦੀ,

ਹਮ ਫਿਲਮਗ੍ਰਾਫੀ ਤਾਂ ਇਹਨਾਂ ਨੇ ਬਹੁਤ ਹਜੇ ਘੱਟ ਫਿਲਮਾਂ ਹੀ ਕੀਤੀਆਂ ਸੀ,

ਹਾਂਜੀ ਪੰਜ ਸਾਲ ਸਿਰਫ਼ ਫਿਲਮਾਂ ਦਾ career ਰਿਹਾ,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

ਕਾਫ਼ੀ ਉਹਨੇ ਹੱਦ ਤੱਕ ਦਿੱਲੀ ਜੋ ਕਿਸਾਨ ਅੰਦੋਲਨ ਸੀ,

ਹਮ ਹਮ ਬਿਲਕੁਲ ਬਿਲਕੁਲ ਉਹਨਾਂ ਨੇ ਸੱਚ ਹੱਕ ਦੀ ਲੜਾਈ ਲੜਨੀ ਚਾਹੀ ਜੋ ਕਿ ਕਈਆਂ ਨੂੰ ਹਜ਼ਮ ਨੀ ਆਈ ਜਾਂ ਤੇ ਜਿਸ ਕਰਕੇ ਉਹਨਾਂ ਨੂੰ ਉਹਦਾ ਨਤੀਜਾ ਜ਼ਲਦੀ ਭੁਗਤਣ ਨੂੰ ਮਿਲ ਗਿਆ ਅਹ ਕਾਰ accident ਵੀ ਕਿਹਾ ਜਾਂਦਾ ਸੀ ਪਰ ਕਈਆਂ,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

ਰੱਖੇ ਹੋਏ ਨੇ ਗੇ case ਬਸ ਚੱਲਦੇ ਰਹਿੰਦੇ ਅੱਗੇ ਦੀ ਅੱਗੇ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

ਸਭ ਦੀ ਰਲੀ ਮਿਲੀ ਭਗ ਉਹਨੂੰ ਕਹਿ ਸਕਦੇ ਹਾਂ ਆਪਾਂ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

ਚਲੋ ਬਾਕੀ ਕਿ ਆਪਾਂ ਤਾਂ ਇਹਨਾਂ ਬਾਰੇ ਗੱਲ ਹੀ ਕਰ ਸਕਦੇ ਹਾਂ ਹੁਣ ਹਨਾ, ਦੁਨੀਆਂ ਤੋਂ ਜਾ ਚੁੱਕੇ ਨੇ ਇਹਨਾਂ ਦੀਆਂ ਗੱਲਾਂ ਨੇ ਜੋ ਹੁਣ ਆਪਾਂ ਕਰ ਰਹੇ ਹਾਂ ਬਸ,

ਇੰਨੇ ਵਧੀਆ ਸੀ ਚੜੇ ਹੋਏ ਸੀ ਇੱਕਦਮ

Okay

Hello

ਹਾਂਜੀ ਸਿੰਮੀ ਕਿਵੇਂ ਹੋ?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

ਵਧੀਆ ਵਧੀਆ ਤੁਸੀਂ ਦੱਸੋ ਆਪਣੀ ਕਿਵੇਂ ਆਂ? Hello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

ਵਧੀਆ ਵਧੀਆ ਘਰੇ ਤੁਸੀਂ ਦੱਸੋ ਆਪਣੀ ਕਿਵੇਂ ਆਂ ਘਰੇ ਸਾਰੇ ਹੈਂ।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 ਕੁਛ ਨੀ ਬਸ job ਚੱਲੀ ਜਾਂਦੀ ਹੈ, ਤੁਸੀਂ ਦੱਸੋ।

ਅੱਛਾ ਅੱਛਾ ਅੱਛਾ ਬਸ ਮੇਰਾ ਵੀ ਉਹੀ ਸੇ~ ਉਹੀ ਮੇਰਾ ਵੀ ਉਹੀ ਹੈ ਤੁਹਾਨੂੰ ਪਤਾ ਹੀ ਹੈ job ਦਾ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਨੌਕਰੀ ਤੇ, ਤੇ ਬਸ ਉਸਦੇ ਬਾਅਦ ਤੋਂ ਕੁਛ ਖ਼ਾਸ ਹੁੰਦਾ ਨੀ ਕਰਨ ਨੂੰ, ਘਰੇ ਆ ਕੇ ਘਰ ਦੇ ਕੰਮ

ਮੈਂ ਵੀ ਛੇ ਵਜੇ ਤੋਂ ਬਾਅਦ ਹੀ ਹੁੰਦੀ ਹਾਂ free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

ਫਿਰ ਘਰੇ ਆ ਕੇ ਘਰ ਦੇ ਬਥੇਰੇ ਕੰਮ ਹੁੰਦੇ ਹੈ ਉਹ ਕਰੋ ਬਸ ਲੈ ਦੇ ਕੇ ਉਹੀ boring ਜਿਹੀ ਪਕਾਊ ਜਿਹੀ ਜ਼ਿੰਦਗੀ।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

ਇੱਥੇ ਤਾਂ ਵਧੀਆ ਬਸ ਤੁਹਾਨੂੰ ਪਤਾ ਨਾ ਛੋਟੇ ਜਿਹੇ area 'ਚ ਰਹਿੰਦੇ ਹਾਂ ਆਪਾਂ ਇੱਥੇ ਕੁਛ ਖ਼ਾਸ ਤਾਂ ਹੁੰਦਾ ਨੀ ਕਰਨ ਨੂੰ ਵੈਸੇ ਸੱਚੀ ਕਵਾਂ ਮਤਲਬ ਥੋੜ੍ਹੀ ਬੋਰੀਅਤ ਜਿਹੀ ਤਾਂ ਹੁੰਦੀ ਹੈ ਇੱਥੇ ਬਹੁਤ ਬੋਰੀਅਤ ਹੁੰਦੀ ਹੈ ਕਿਉਂ ਇਹ ਹੁੰਦਾ ਨਾ ਸ਼ਾਮ ਨੂੰ ਜਦੋਂ ਘਰੇ ਆਈਏ ਤਾਂ ਕੁਛ ਵਧੀਆ ਕੁਛ ਇਨ~ ਅਹ ਕਿ ਮੰਨੋਰੰਜਨ ਦੀ ਚੀਜ਼ ਹੋਣੀ ਚਾਹੀਦੀ ਹੈ entertainment